ਹਾਂ ਆਂਦੇ ਰੈਸਲਿੰਗ ਤੇ ਲੋੜ ਐ ਪਰ ਕਿਆ ਤਾਂ ਸੀ ਓਦਾਂ ਲੋਸਮੈਂਟ ਵੀ ਕਰਾਈ ਉਨਾਂ ਨੇ ਆਣ ਕੇ ਗੁਰਦੁਆਰੇ ਪੀ ਇਦਾਂ ਇਦਾਂ ਕਰਕੇ।

ਏ ਏਹ ਭਾਜੀ ਉਦਾਂ ਰੈਸਲਿੰਗ ਖੇਡਣ ਦੇ ਉਦਾਂ ਰੋਮਾ ਰੈੱਸ਼ ਦਾ ਮੁਕਾਬਲਾ ਕਰ ਸਕਦੇ ਐ ਕਿ ਨਈ? ਜਿੰਨੀ ਹਾਇਟ ਵਾ ਸਾਡੇ ਸੱਤ ਫੁੱਟ ਇੱਕ ਦੀ ਨਿੱਕੇ ਦੀ। ਉਨੇ ਸਟੇਜ ਦੇ ਉੱਤੇ ਲੜਨਾ ਇਨਾਂ ਸਟੇਜ ਦੇ ਥੱਲੇ ਲੜਨਾ ਕਰ ਹੀ ਸਕਦੇ ਐ?

ਨੀ ਤੇ ਦੱਸਾ ਕੀ ਚੱਕਰ ਹੋ ਜਾਂਦਾ ਵਾ ਤੇ ਹੁਣ ਇਨਾਂ ਨੇ ਉਹ ਕਮਰੇ ਚ ਰਖਵਾਏ ਸੀ ਤੇ ਚੰਗਾਂਠਾ ਲਾਈਆ ਸੀ ਜੰਗਾਂਠਾ ਲਾਈਆ ਹੀ ਇਨੇ ਸੱਤ ਫੁੱਟ ਦੀਆਂ ਉਦੋ ਏਹ ਨਿੱਕੇ ਹੁੰਦੇ ਹੀ ਨਾ।

ਆਂਦੇ ਹੀ ਪੀ ਸਾਡੇ ਛੇ-ਛੇ ਫੁੱਟ ਦੀ ਆਂਦੇ ਆਪਾਂ ਕਿਹਾ ਪੰਜ-ਪੰਜ ਫੁੱਟ ਦੀਆਂ ਚੰਗਾਂਠਾ ਚੱਲਦੀਆਂ ਅੱਜ ਕੱਲ।

ਆਹ ਚਿਮਨੀ ਲੱਬਣ ਦੀ ਐ ਤੇ ਹੁਣ ਉੱਪਰੋਂ ਕਮਰੇ ਬੰਦ ਕਰਾਨ ਦੇ ਐ ਬੂਹੇ ਛੋਟੇ ਕਰਾਨ ਦੇ ਐ।

ਓ ਓਹੀ ਹੀ ਜੇੜੇ ਲੰਮੇ ਐ ਉਹ ਕਹਿਣ ਦੇ ਐ ਕਹਿੰਦੇ ਕਮਰੇ ਬੰਦ ਕਰਾਨ ਦੇ ਉੱਤੋਂ ਦੀ ਹਵਾ ਬੜੀ ਆਉਂਦੀ ਆ ਹੁਣ। ਓ ਨਈ ਜੇੜਾ ਯਾਰ ਓਦਾ ਜੇੜਾ ਸਾਡੇ ਸੱਤ ਫੁੱਟ ਵਾ ਨਾ ਮੁੰਡਾ ਉਨਾਂ ਦਾ।

ਆਹੋ ਆਹੋ ਓਦੇ ਓਦੇ ਕਮਰੇ ਹੁਣ ਚੰਗਾਂਠ ਇਨ ਲਾਈ ਆ। ਏ ਘੱਟੋ-ਘੱਟੋ ਅੱਠ ਫੁੱਟ ਦੀ ਲੰਮੀ ਪੀ ਉਹ ਸਾਡੇ ਸੱਤ ਫੁੱਟ ਵਾ ਤਾਂ ਵੀ ਸਿਰ ਵੱਜਦਾ ਛੇ ਫੁੱਟ ਦੀ ਚੰਗਾਂਠ ਨਾਲ। ਓ ਏਨਾ ਦੀਆਂ ਤੁਹੀਂ ਕਿਹੜੀਆਂ ਗੱਲਾਂ ਕਰਨ ਦੇ ਐ ਛੇ ਫੁੱਟ ਤੇ ਤਾਂ ਏਹ ਛੱਤ ਪਾ ਲੈਂਦੇ ਏਹ। ਅਹੀ ਆਪਣੀ ਹੱਥੀ ਪਾਈ ਆ ਸੋਨੂੰ ਭਾ।

ਆਹੋ ਅੱਠ ਫੁੱਟ ਦੀ ਇਨਾਂ ਨੇ ਚੰਗਾਂਠ ਲਵਾਈ ਤੇ ਕਮਰਾ ਵੀ ਵੱਖਰਾ ਇਦਾ ਪੀ ਜੇੜਾ ਉੱਧਰੋਂ ਬੜੇ ਉੱਧਰੋਂ ਨਿਕਲੇ। ਉਹ ਲਾਗੇ ਕਿੱਦਾ ਰਾਹ ਵੀ ਰੱਖਿਆ ਹੁਨਾ ਇੱਕ ਨਿੱਕਾ ਜੇਹਾ ਪੀ ਜੇ ਕੋਈ ਉਹੋਂ ਜਿਹੀ ਗੱਲ ਬਣੇ ਤਾਂ ਇੱਧਰੋਂ ਦੀ ਸਿੱਧਾ ਲੰਘ ਜਾਂਦਾ। ਹਾਂ ਹਾਂ ਨਈ ਉਦਾ ਚੰਗਾਠ ਭਾਜੀ ਲਵਾਤੀ ਮੈਂ ਅੱਠ ਫੁੱਟ ਦੀ।

ਤੇ ਉਨਾਂ ਦੀ ਕਲਾਸ ਟੁੱਟਗੀ ਆ ਹੁਣ ਓਦੀ ਹਾਇਟ ਵੱਧਗੀ ਐ। ਟੋਆ ਪੁੱਟਦੇ ਇੱਕ ਖੱਤੇ ਪਾ ਕੇ ਤੇ ਬੈਸਮੈਂਟ ਜੇਹੀ ਬਣਾ ਦਿੰਦੇ ਐ ਪੀ ਜਾਓ ਥੱਲੇ ਰਹੋ ਤੁਹਾਡੀ ਦੁਨੀਆਂ ਹੀ ਥੱਲੇ ਐ।

ਚੁੱਪ ਰਹਿੰਦਾ ਵਾ ਤੇ ਆ ਜੇੜਾ ਰੇੜੀ ਵਾਲਾ ਵਾ ਜਿਆਦਾ ਵੱਧਗੇ ਹੁਣ ਉਨੂੰ ਕਿੱਟਾਂ ਬਚਾਣੀਆਂ ਪੈਣੀਆ ਐ।

ਲੈਂਟਰ ਵੀ ਚਕਾਇਆ ਜਾਂਦਾ ਹੁਣ ਤੇ ਗੋਲਡੀ ਵੀਰ। ਹਾਂ ਯਾਰ ਉਹ ਭਾਜੀ ਪਤਾ ਕੀ ਗੱਲ ਸੀ। ਸਿਰ ਵੱਜਾ ਹੀ ਉਦਾ ਦੋ-ਤਿੰਨ ਵਾਰੀ ਤੇ ਉਨੇ ਖਿੱਜ ਕੇ ਕਿਆ ਵਾ ਪੀ ਚਾਹੇ ਮੈਂ ਘਰ ਹੀ ਨਈ ਆਂਦਾ ਚਾਹੇ ਮੈਨੂੰ ਬਾਰ ਬਿਸਤਰਾ ਲਾ ਦੇ ਕਰੋ ਚਾਹੇ ਮੇਰੇ ਕਮਰੇ ਨੂੰ ਚੰਗਾਂਠ ਲਾਓ ਵੱਡੀ। ਉਹ ਲਵਾਈ ਤਾਂ ਸੀ ਉਨਾਂ ਦੇ ਘਰ ਗੁਰੂਆਂ ਓਦਨ ਦੀ ਜਿਦਨ ਦੀ ਏਦੇ ਸਿ ਰ ਤੇ ਮੱਥੇ ਤੇ ਰੋੜ ਜੇਆ ਨੀ ਪੈ ਗਿਆ ਵੱਜ ਕੇ।

ਸਾਰੇ ਉਦਾਂ ਮੱਥਾ ਮੁੱਥਾ ਪਾਟ ਗਿਆ ਵਾ ਓਦਨ ਦਾ। ਇੱਕ ਵਾਰ ਤੇ ਟਾਂਕੇ ਲਵਾਏ ਉਨਾਂ ਹਰੇ ਬੋਤੀ ਜੋਰ ਦੀ ਲੰਘਿਆ ਆਪਣੇ ਵੱਲੋਂ ਏਹ ਹੀ ਕਿ ਉਹ ਬੂਹਾ ਹਰੇ ਉੱਚਾ ਹੀ ਐ ਚੰਗਾਂਠ। ਕੀਤੀ ਹੀ ਗੱਲ ਬੰਦੇ ਕਿਸੇ ਨਾਲ ਤੇ ਮੈਂ ਜਾ ਕੇ ਤੇ ਕਰਦਾ ਹੱਲ ਮੈਂ ਛੱਤ ਦੇ ਉੱਤੋਂ ਦੀ ਬੁੱਕ ਕਰ ਦੇਣਾ ਉੱਥੋਂ ਦੀ ਤਾਰ ਦੇਣਾ ਕਮਰੇ ਚੋਂ।

ਦਰਵਾਜੇ ਬੰਦ ਹੀ ਕਰਦੋ ਉੱਤੋਂ ਦੀ ਹੀ ਕੱਢਲੋ। ਸੋਨੂੰ ਭਾ ਓਦੀ ਫੇਰ ਲੋੜ ਨੀ ਪਊਗੀ ਓਦੀ ਪੌੜੀ ਪੁੜੀ ਦੀ।

ਤੇ ਓ ਯਾਰ ਮੀਂਹ ਘਣੀ ਚ ਔਖ ਹੋਇਆ ਕਰਨੀ ਉਨਾਂ ਨੂੰ। ਕੱਖ ਨੀ ਹੋਊਗਾ ਡਰ ਨਾ ਜਿੱਦਾਂ ਭਰਿਆ ਕਰਨਾ ਇਨਾਂ ਨੇ ਤਰ ਕੇ ਬਾਰ ਆਜਿਆ ਕਰਨਾ। ਓਹੀ ਐ ਪੀ ਕੀ ਪਤਾ ਕਿਸੇ ਨੇ ਦੱਸਿਆ ਨੀ ਉਨਾਂ ਨੂੰ। ਓ ਅੱਛਾ ਨਈ ਨਈ ਉਹ ਯਾਰ ਜਿਹੜਾ ਰਿਸ਼ਤੇਦਾਰ ਆਇਆ ਉਨੇ ਹੀ ਗਲਤ ਕਿਆ ਕਰਨਾ ਪੀ ਗਲਤ ਕੰਮ।

ਬਣੇ ਕਰਨਾ ਏਹੋ ਜੇਹੇ ਰਿਸ਼ਤੇਦਾਰ ਹੁੰਦੇ ਸਰਕਸ਼ ਚੋ ਭੱਜੇ ਲੋਕ।

ਨਈ ਨਈ ਉਨਾਂ ਦਾ ਨਈ ਰਿਸ਼ਤੇਦਾਰ ਤੇ ਗਾੜੀ ਉਦੇ ਮਾਂ ਪਿਓ ਦਾ ਉਦੇ ਦਾਦਾ-ਦਾਦੀ ਦਾ ਪਿਓ ਆ ਪਿਓ ਦੇ ਗਾੜੀ ਸੁਹਰੇ ਐ ਓਦੀ।

ਹਵੇਲੀ ਸਾਮਨੇ ਹੀ ਐ ਏਹ ਚਿੜੀਆਂ ਘਰ ਇਨਾਂ ਲਈ ਬਣਾਇਆ ਐ।

ਅੱਛਾ ਸਾਮਨੇ ਜਿੱਥੇ ਤੂੜੀ ਜਿੱਥੇ ਬਰਾਂਡਾ ਬਣਾਇਆ ਮੈਂ ਤੇ ਕਾਲੇ ਨੋ ਇਨਾਂ ਦਾ।

ਉਹ ਅੱਛਾ ਭਾਜੀ ਬਰਾਂਡਾ ਤੁਹੀਂ ਬਣਾਇਆ ਹੀ?

ਖੱਬੇ ਜਾ ਕੇ ਤੇ ਨਾਲ ਹੀ ਅੱਗੇ ਓ ਗਟਰ ਜੇਹਾ ਆਉਂਦਾ ਵਾ ਟੋਆ ਸੱਜੇ ਉਸ ਤੋਂ ਸੱਜੇ ਮੁੜਨਾ ਵਾ।

ਅੱਛਾ-ਅੱਛਾ ਤੇ ਓ ਮੈਂ ਤੇ ਸਾਲੇ ਹਾਡੇ ਨੇ ਬਣਾਇਆ ਹੀਗਾ। ਅੱਛਾ ਅੱਛਾ ਏਹ ਕਦੋਂ ਕ ਦਾ ਬਣਿਆ ਭਲਾ? ਉਨੂੰ ਘੱਟੋ-ਘੱਟ ਹੋਗੇ ਹੁਨੇ ਮੇਰੇ ਖਿਆਲ ਨਾਲ ਦੱਸਾਂ ਸਾਲ ਤੋਂ ਦੱਸ ਬਾਰਾਂ ਸਾਲ ਹੋਗੇ ਬਰਾਂਡਾ ਬਣੇ ਨੂੰ।

ਹੁਣ ਕਹਿੰਦੇ ਪੀ ਸਾਡੀ ਹਾਇਟ ਰੁੱਕ ਜੇ ਕਿਸੇ ਤਰੀਕੇ ਨਾਲ। ਆਹੋ ਏਹੋ ਗੱਲ ਵਾ ਯਾਰ ਚੱਕਰ ਪੈ ਗਿਆ ਨਾ ਮੇਰੇ ਸਾਬ ਨਾਲ ਵਜਨ ਰੱਖਣਾ ਚਾਹੀਦਾ ਵਾ ਉੱਥੇ। ਸੋਨੂੰ ਭਾ ਲੋਕੀ ਤੇ ਕੰਪਲੈਨ ਪੀਂਦੇ ਪੀ ਹਾਇਟ ਵੱਧੇ ਤੇ ਏਹ ਹੁਣ ਛੋਟੇ ਹੋਣ ਦੀ ਖਾਣ ਦੇ ਐ।

ਤੈਨੂੰ ਪਤਾ ਪੀ ਦਾਰੂ ਦੀ ਬੋਤਲ ਜੇ ਪੂਰੀ ਫੜੀ ਹੋਵੇ ਕਿੱਡੀ ਲਮਕਦੀ ਤੇ ਪੈਰਾਂ ਚ ਵੱਜਦੀ ਹੀ ਏਦੇ।

ਆਹੋ ਤੇ ਮੈਂ ਕਿਹਾ ਭਰਾ ਇਨੂੰ ਕਿੱਤੇ ਰੇੜੀ ਰੂੜੀ ਤੇ ਰੱਖ ਕੇ ਲੈ ਜਾ ਬੋਤਲ ਐਵੇ ਗਿੱਟੇ ਨਾ ਭਨਾ। ਅੱਛਾ ਰੇੜੀ ਤਾਂ ਸੱਚ ਉਨਾਂ ਤੋਂ ਹੈਗੀ ਐ ਹਰੇ।

ਚੱਲੋ-ਚੱਲੋ ਕੋਈ ਨੀ ਜਿੱਦਾਂ ਅਗਲੇ ਦਾ ਸੈੱਟ ਬੈਦਾ ਕੰਮ ਕ ਨਈ।

OKOK ਹੈਲੋ ਸ਼ਿੰਦਰ ਕੀ ਹਾਲ ਆ? ਹਾਂ ਠੀਕ ਹੋਰ ਸੁਣਾ ਤੂੰ

ਹਾਂ ਠੀਕ ਆ ਜੌਹਨ ਠੀਕ ਆ ਹਮ ਮੁੰਡਾ ਵੀ ਓਹਦਾ ਦਏ ਹੀ ਰਾਤੀ phone ਕਰਨ ਕਿਹੇ ਬੰਦਗੀ ਦਾ ਆਂਦਾ ਤਿਆਰ ਹੋਣ ਦੇ ਹਾਂ ਤੇ ਬੜਾ ਮੀਹ ਤੇ ਹਨੇਰੀ ਬੜੀ ਆਈ ਫਿਰ ਆਂਦਾ ਅਹੀ ਆਏ ਨੀ

ਹਾਂ ਹੋਣ ਤੇ ਸਪਨਾ ਠੀਕ ਆ ਹੋਣ ਤੇ ਖੁਦਾ ਦੀ ਕ੍ਰਿਪਾ ਹੋਣ ਤੇ ਠੀਕ ਆ ਭੈਣਾਂ ਠੀਕ ਤੇ ਉਹ ਬਾਹ ਤੇ ਜਿਹੜੀਆਂ ਗਿਲਟੀਆਂ ਚ ਡਾਕਟਰ ਆਂਦੇ ਇਹ ਕੋਈ ਮੁਸ਼ਕਿਲ ਨਹੀਂ ਉਤਲੇ ਮਾਸ ਮਾਸ ਵਿਚ ਹੁੰਦੀਆਂ ਇਹਦਾ ਕੋਈ ਖ਼ਤਰਾ ਨਹੀਂ ਕੋਈ ਗੱਲ ਈ ਨੀ ਕਹਿੰਦਾ

ਤੇ ਹੋਰ ਵੋਟੀਆਂ ਦੀ ਸੁਣਾ ਵੋਟੀਆਂ ਠੀਕ ਨੇ ਹਾਂ ਠੀਕ ਠਾਕ ਆ ਦੀਆਂ ਹੀ ਕਹਿਣ ਬਈ ਆ ਜੋ ਚਾਰ ਕ ਦਿਨ ਤੇ ਮਹਿ ਹਾਂ ਬਈ ਨਹੀਂ ਫਿਰ ਅਹ ਰੂਬੀ ਪਤਾ ਕੀ ਕਹਿਣ ਦਈ ਹੀ ਰਾਤੀ ਆਂਦੀ ਹਏ ਦੀਦੀ ਤੂੰ ਬਦਲ ਨਹੀਂ ਗਈ ਮੈਂ ਹਾਂ ਬਦਲ ਕਾਹ ਲਈ ਗਈ ਮੈਂ ਕਹਿੰਦੀ ਹਏ ਵੇਖ ਲਾ ਤੂੰ ਪਹਿਲੇ ਤੂੰ ਝੱਟ ਜਾਂਦੀ ਹੁੰਦੀ ਹੀ ਹੁਣ ਤੂੰ ਆਉਦੀ ਨੀ ਮੈਂ ਨਹੀਂ ਹੁਣ ਕੀ ਆ ਆਹ ਅਵੀ ਵੀ ਕੰਮ ਤੇ ਜਾਂਦਾ ਹੀ ਬਾਊ ਵੀ ਕੰਮ ਤੇ ਜਾਂਦਾ ਫਿਰ ਰੋਟੀ ਦਾ ਹੁੰਦਾ ਹਣਾ ਬਈ ਉਨ੍ਹਾਂ ਨੇ ਰੋਟੀ ਬੰਨ ਕੇ ਖੜਨੀ ਆ ਹਣਾ ਹਾਂ ਹਾਂ ਆ ਸ਼ਿੰਦਰ ਇਹ ਨਾ ਦੀਦੀ ਰਾਣੋ ਨੂੰ ਵੀ ਲਓ line ਤੇ ਇਹਦੇ ਨਾਲ ਵੀ ਗੱਲ ਕਰ ਅੱਛਾ ਹੋਰ ਚਾਚੀ ਕੀ ਹਾਲ ਈ ਓ ਠੀਕ ਐ ਪੁੱਤ ਠੀਕ ਤੂੰ ਸੁਣਾ ਸ਼ਿੰਦਰ ਹਾਂ ਠੀਕ ਐ ਚਾਚੀ ਹੋਰ ਨਿੱਕਾ ਕੀ ਕਰਨ ਦਿਆ ਵਾ? ਹਾਂ ਜੋਨ ਖੇਡਣ ਦਿਆ ਈ ਓਹਦਾ

ਆਹੋ ਰਾਤੀ ਆਇਆ ਹੀ ਦਹ ਕਿ ਵਜੇ

ਅੱਛਾ ਲੱਗਾ ਕੰਮ ਤੇ ਦਿਲ ਲੱਗਾ ਲੱਗਾ ਕੰਮ

ਚੱਲ ਭੈਣਾਂ ਰੱਬ ਦਾ ਧੰਨਵਾਦ ਜੇ ਵਿਚਾਰਾ ਨਿਆਣਾ ਗਿਆ ਤੇ ਉਹਨੂੰ ਕਹਿਣਾ ਹੀ ਨਾ ਹੁਣ ਦਿਲ ਹੁਣ ਚੰਗੀ ਮੈਂ ਦਿਲ ਹੁਣ ਲਾ ਕੇ ਤੇ ਕੰਮ ਕਰਕੇ ਭਰਾ ਪੈਹਾ ਲੈ ਕੇ ਘਰ ਆਵੀ

ਹਾਂ ਮੈ ਇਹਨੂੰ ਪੈਹਾ ਲਾ ਕੇ ਘਲਾਇਆ ਤੈਨੂੰ ਤੇ ਹੁਣ ਪੈਹੇ ਵੀ ਨਾ ਲੱਥੇ ਤੇ ਕੀ ਫਾਇਦਾ ਹਾਂ ਨਹੀਂ ਇਹ ਤੇ ਗੱਲ ਚਾਚੀ ਤੇਰੀ ਗੱਲ ਠੀਕ ਆ ਹਾਂ ਕਹਿਣ ਦਿਲ ਲਾ ਕੇ ਕੰਮ ਕਰੀ ਆਹੋ ਹਣਾ ਕੋਈ ਗੱਲ ਨੀ ਚੱਲ ਹਣਾ ਰੱਬ ਉਹਦੇ ਸਾਥ ਹੋਵੇ ਹੋਰ ਸੁਣਾ ਮਧੂ ਦੇ ਮੁੰਡੇ ਦੀ ਸੁਣਾ ਠੀਕ ਐ ਠੀਕ ਐ ਸਾਰੇ ਠੀਕ ਐ ਪੁੱਤ ਤੂੰ ਸੁਣਾ

ਹੋਰ ਅਵੀ ਜਾਂਦਾ ਕੰਮ

ਠੀਕ ਆ ਕਾਕੇ ਦੀ ਸੁਣਾ ਹੋਰ ਠੀਕ ਆ ਕਾਕਾ ਜੋਨ ਖੇਡਣ ਦਿਆ ਈ ਓ

ਹਾਂ ਨੀਤੂ ਦਾ ਕਾਕਾ ਵੀ ਠੀਕ ਆ

ਨਹੀਂ ਹਜੇ ਉਹ ਆਂਦੇ ਬਈ ਪੈ ਲੈਣ ਦਏ ਥੋੜੀਆਂ ਛੁੱਟੀਆਂ ਪੰਜ ਕਿ ਪੈਂਦੀਆਂ ਹੁੰਦੀਆਂ ਫਿਰ ਆਂਦੀ ਆਵਾਂਗੀ ਠੀਕ ਆ ਹੋਰ ਸੰਦੀਪ ਕੀ ਕਰਨ ਦਈ ਆ ਹਾਂ ਸੰਦੀਪ ਕਰੇਲੇ ਬਣਾਉਣ ਦਈ ਆ

ਠੀਕ ਆ ਰਾਹੁਲ ਦੀ ਸੁਣਾ ਹਾਂ ਠੀਕ ਆ ਰਾਹੁਲ ਵੀ ਆ ਗਿਆ ਘਰ ਕੰਮ ਤੇ ਛੇ ਵਜੇ ਦਾ ਗਿਆ ਹੀ ਠੀਕ ਆ ਤੂੰ ਸੁਣਾ ਆਪਣੀ ਹੁਣ ਠੀਕ ਐ ਨਾ

ਹਾਂ ਦਵਾਈ ਤੇ ਤੈਨੂੰ ਪਤਾ ਦਵਾਈ ਤੋ ਬਿਨਾਂ ਤਾਂ ਉਥੋਂ ਤੱਕ ਨੀ ਤੁਰਿਆ ਜਾਂਦਾ ਹਮ ਨਹੀਂ ਉਹ ਗਿਲਟੀਆਂ ਜਿਹੜੀਆਂ ਹੀ ਉਨ੍ਹਾਂ ਦੀ ਮੈਂ ਪੁੱਛਣ ਦਈ ਕਿ ਦਵਾਈ ਖਾਣ ਦਈ ਆ ਕਿ ਜਾਂ ਦਵਾਈ ਖਾਣ ਦਈ ਆ ਨਾ ਉਹਦੇ ਨਾਲ ਹੀ ਥੋੜੀਆਂ ਜਿਹੀਆਂ ਖੁਰੀਆਂ ਨੇ ਕਿ ਠੀਕ ਆ

ਹਾਂ ਵਧਿਆ ਵਧਿਆ ਤੂੰ ਸੁਣਾ ਆਪਣੀ

ਹਾ ਠੀਕ ਐ ਪਿੰਡ ਮੋਲ ਚਾਲ ਵਧਿਆ ਵਧਿਆ ਚਾਹੀਦਾ ਗੁਵਾਂਦੀਆਂ ਦੀ ਸੁਣਾਓ ਆਪਣੀ ਹਾਂ ਠੀਕ ਆ ਆਂਢੀ ਗੁਵਾਂਡੀ ਵੀ ਠੀਕ ਆ ਤੂੰ ਸੁਣਾ

ਹਾਂ ਠੀਕ ਆ ਬਿਲੋ ਦਾ ਆਇਆ ਹੀ ਰਾਤੀ ਦਹ ਕਿ ਵਜੇ phone

ਹਾਂ ਆਂਦਾ ਵਾ ਲਗ ਗਿਆ ਵਾ ਜੀ ਮੇਰਾ ਚਾਚੀ ਮੈਂ ਚੱਲ ਭਰਾ ਚੰਗਾ ਹੋ ਗਿਆ ਧੰਨਵਾਦ ਤੇਰਾ ਆਹੋ ਕਹਿ ਹੁਣ ਜੀ ਲਾ ਇਨਾ ਪੈਹਾ ਤੂੰ ਲੈ ਕੇ ਤੈਨੂੰ ਘੱਲਿਆ ਵਾ ਓਹੋ ਕਿਹਾ ਕਿ ਮੈਂ ਹੁਣ ਇਨਾ ਪੈਹਾ ਲਾਇਆ ਵਾ ਤੇ ਹੁਣ ਕੀਤੇ ਪਿਛਾਂਹ ਨੂੰ ਨਾ ਮਾਰੀ

ਹੁਣ ਤੇ ਨੀ ਰੋਂਦਾ ਰਾਦਾ

ਚਲ ਚੰਗਾ ਵਾ ਕੰਮ ਤੇ ਲੱਗ ਗਿਆ ਨਾ ਹਾਂ ਕੰਮ ਤੇ ਲੱਗ ਗਿਆ

ਖਰਿਆਂ ਖਰਿਆਂ ਤੇ ਮਧੂ ਦੇ ਪਰੌਣੇ ਨੇ ਹੀ ਆ

ਸੁਣਿਆ ਤੇ ਦੋਵਾਂ ਭਰਾਵਾਂ ਦਾ ਹੀ ਕਿ ਇਹਨਾਂ ਦੋਵਾਂ ਭਰਾਵਾਂ ਨੇ ਚਲ ਜਾਣਾ

late ਹੋ ਗਏ visa ਤੇ ਪਹਿਲੇ ਮੰਨੇ ਦਾ ਆਇਆ ਹੀਗਾ ਅੱਛਾ ਪਹਿਲਾ ਮੰਨੇ ਦਾ ਆਇਆ ਹੀ ਮੰਨੇ ਦਾ ਆਇਆ ਹੀ ਫਿਰ ਓਥੇ ਦਾਗ ਲੱਗ ਗਿਆ ਹੀ ਠੀਕ ਆ ਚਲੋ ਠੀਕ ਆ ਹਮ